ਵੀ ਸੱਸ ਕੁੱਟਣੀ ਸੱਸ ਕੁੱਟਣੀ ਉਹ ਨੀ ਲੇਕਿਨ ਜਿਹੜੀ ਉਹਦੇ ਚ ਸਿੱਖਿਆ ਨਾ

ਬੋਲੀ ਹੈ ਬੋਲੀ ਦੇ ਉੱਪਰ ਬਣਾਈ ਹੈ

ਹਾਂ ਹਾਂ ਹਾਂ ਜਿੱਦਾਂ ਉਹਨੇ ਸੱਸ ਕੁੱਟਣੀ ਫਿਲਮ ਆਈ ਸੀ ਉਹਦੇ ਵਿੱਚ ਕਿਹਾ ਕਿ ਮੈਂ ਸੱਸ ਕੁੱਟਣੀ ਸੰਦੂਕ ਦੇ ਉਹਲੇ

ਕੁੱਟਲਾ ਸੱਸ ਨੂੰ ਕਹਿੰਦੀ ਜੇ ਤੇਰੇ ਚ ਹਿੱਮਤ ਹੈ ਜਿਹੜੀ ਨਵੀਂ ਹੁੰਦੀ ਹੈ ਉਹ ਕੁੱਟ ਹੀ ਦਿੰਦੀ ਹੈ ਉਹ ਨਵੀਂ ਹੁੰਦੀ ਹੈ ਕੁੱਟ ਹੀ ਦਿੰਦੀ ਹੈ ਇੱਕ ਹੋਰ ਆਈ ਆ movie ਕਹਿੰਦੇ ਬਾਹਰ ਪੱਤਨ ਤੇ ਪਾਣੀ ਭਰਦੀ ਏ ਝੁਮਕੇ ਲੈਣ

ਵਾ ਵੀ ਵਾ ਸ਼ਰਤਾਂ ਲਾਉਣ ਕਵਾਰੇ ਹਮ ਕਹਿੰਦੀ ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਮੇਰਾ ਬਣਦਾ ਨਾ ਮੇਚ ਮੁੰਡਿਆ ਤੈਨੂੰ ਮੋਗ੍ਹੇ ਦੀ ਮੰਡੀ ਚ ਆਉ ਵੇਚ ਮੁੰਡਿਆ

ਹਾਂ ਇਹ ਭਾਈ done ਆਪਸ ਚ ਲੜ ਗਏ ਹੋਣੇ ਆ

ਉਹ ਉਹਨੂੰ ਕਹਿ ਜਾਂਦਾ ਕੁਛ ਨਾ ਕੁਛ ਉਹ ਕਹਿ ਜਾਂਦਾ ਫ਼ੇਰ ਉਹਨੇ ਉਸ time ਗਾਇਆ ਹੋਣਾ ਵੀ ਲੈ ਵੀ ਤੇਰੇ ਜਿਹੇ ਨੂੰ ਟਿੱਚ ਨਹੀ ਜਾਂਦੇ ਅਸੀਂ ਜਾ ਕੇ ਮੰਡੀ ਚ ਵੇਚ ਆਉਂਗੀ ਉਹ ਤਾਂ ਕਹਿੰਦੇ ਨੇ ਤੈਨੂੰ ਵੇਚ ਕੇ ਮੰਡੀ ਚ ਪਕੋੜੇ ਖਾ ਆਉਂਗੀ ਉਹ ਕੰਮ ਹੈ ਸਹੀ ਆ ਜੀ ਸਹੀ ਬਿਲਕੁਲ

ਦੇਤੀ ਇੱਕ ਸੂਲੀ ਆਹ ਵੀ ਕਹਿੰਦਾ ਬਾਰੀ ਬਰਸੀ ਖਟਣ ਗਿਆ ਸੀ ਖਟ ਕਿ ਲਿਆਉਂਦਾ ਬਤਾਉ ਬਹਿ ਜਾ ਮੇਰੇ cycle ਤੇ ਨੀ ਟੱਲੀਆਂ ਵਜਾਉਂਦਾ ਜਾਉ

workshop ਦੇ ਸਾਹਮਣੇ ਇੱਕ ਖੋਖਾ ਸੀਗਾ ਚਾਹ ਦੀ ਦੁਕਾਨ ਆ ਹੁਣ ਵੀ ਹੈਗੀ ਆ ਉਹ ਹੁਣ

ਬਾਈ ਉੱਥੇ ਨਾ hospital ਵਿੱਚ ਇੱਕ madam ਲੱਗੀ ਹੋਈ ਸੀਗੀ

ਕਹਿੰਦਾ ਤੇਲੀਆਂ ਦੇ ਘਰ ਚੋਰੀ ਹੋਗੀ ਹੁੰ ਵੇ ਜਾਇਆ ਵੱਢੀ ਦਿਆ

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਵਾਉਣੀ ਆ ਮੈਨੂੰ ਵੀ ਕਰ ਦੇ ਸੱਗੀ ਮੁੰਡਿਆ

ਮਗਰ ਫਿਰੁਂਗੀ ਭੱਜੀ ਮੁੰਡਿਆ ਜਿਹੜਾ ਸੱਗੀ ਫੁੱਲ ਇਹ ਸੱਗੀ ਕਿਆ ਚੀਜ਼ ਹੈ ਸੱਗੀ ਫੁੱਲ ਸਰ ਉਹ ਜਿਹੜੀ sir ਦੇ ਉੱਪਰ ਲਗਾਉਂਦੇ ਹਾਂ sir ਦੇ ਉੱਪਰ ਕਿਆ ਵੀ ਜਦੋਂ ਟਿੱਕਾ ਨੀ ਸਜਾਉਂਦੇ ਜਦੋਂ ਟਿੱਕਾ ਲਾਉਂਦੇ ਆ ladies

ਬੰਨਿਆ ਜਾਂਦਾ ਪਿਛੋਂ ਸੋਨੇ ਦਾ ਟਿੱਕਾ ਕਿਹ ਦਿੰਨੇ ਆ ਉਹ

ਜਿਵੇਂ ਛੋਟੀ ਜੀ ਬਿਲਕੁਲ ਛੋਟੀ ਜੀ ਕੋਲੀ ਲਗਾ ਲੋ ਉਸ ਤਰਾਂ ਦਾ ਹੁੰਦਾ ਫੁੱਲ

ਕਹਿੰਦਾ ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀ ਆ ਮੈਨੂੰ ਵੀ ਕਰਦੇ ਗੁੱਟ ਮੁੰਡਿਆ ਨਹੀ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆ ਮੁਲਾਝੇ ਨੱਤੀਆਂ ਤਾਂ ਫ਼ੇਰ ਉਹੀ ਹੋਗਿਆ ਹਨਾ ਉਹ ਕਹਿਦੇ

ਹਾਂ ਨੱਤੀਆਂ ਹੋਗੀਆਂ ਜੀ ਅਮ ਕੰਨਾ ਚ ਪਾਉਂਦੇ ਹਾਂ ਛੋਟੀਆਂ ਹੁੰਦੀਆ ਜਿਵੇਂ ਮੁੰਡੇ ਪਾਉਂਦੇ ਹੁੰਦੇ ਆ ਉਹਨਾਂ ਨੂੰ ਨੱਤੀਆਂ ਕਹਿੰਦੇ ਆ

ਉਹਨਾ ਮੁੰਡਿਆ ਤੁਸੀਂ ਦੇਖਿਆ ਪੁਰਾਣੇ ਮਿਸਤਰੀ ਪਾਉਂਦੇ ਹੁੰਦੇ ਤੇ ਛੋਟੀਆਂ ਛੋਟੀਆਂ

ਸਤਿ ਸ਼੍ਰੀ ਅਕਾਲ ਮਾਸੀ ਜੀ

ਹੋਰ ਠੀਕ ਹੋ

ਘਰ ਸਭ ਵਧੀਆ ਹਾਂਜੀ ਸਭ ਵਧੀਆ ਤੁਹਾਡੇ ਘਰ ਸਭ ਠੀਕ ਨੇ ਹਾਂਜੀ ਹਾਂਜੀ ਸਭ ਵਧੀਆ ਤੁਹਾਨੂੰ ਯਾਦ ਕਰਦੇ ਸੀ ਸਾਰੇ

ਬਸ ਬੇਟੇ ਇੰਝ ਹੀ time ਹੀ ਨੀ ਮਿਲਦਾ

ਹਾਂਜੀ ਮੈਂ ਵੀ ਮਾਸੀ ਜੀ ਅੱਜ ਨਾ ਮੈਂ ਤੁਹਾਨੂੰ ਕੋਈ ਕੰਮ ਪੁੱਛਣਾ ਸੀ

ਮੈਂ ਅੱਜ ਬਣਾਏ ਦਹੀਂ ਭੱਲੇ

ਬਿਲਕੁਲ ਵੀ tasty ਨੀ ਬਣੇ ਬਿਲਕੁਲ ਵੀ ਇੰਨੇ hard ਭੱਲੇ ਬਣੇ ਨੇ ਉਹਦੇ ਬਹੁਤ ਬੇਕਾਰ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਇੰਨੇ soft ਹੁੰਦੇ ਨੇ ਤੁਹਾਡੇ ਤੇ ਮੁੰਹ ਚ ਪਾਉਂਦਿਆਂ ਹੀ ਘੁਲ ਜਾਂਦੇ ਨੇ

ਤੁਸੀਂ ਨਾ ਦਾਲ ਰਾਤੀ ਭਿਓਂ ਦੋ ਮੂੰਗੀ ਦੀ ਦਾਲ ਤੇ ਥੋੜੀ ਜੀ ਮਾਹ ਦੀ ਦਾਲ ਪਾ ਕੇ ਭਿਓਂ ਦੋ ਅੱਛਾ ਮਾਹ ਦੀ ਛਿੱਲਡਾ ਵਾਲੀ ਦਾਲ ਜਾਂ ਸਾਬਤ ਮਾਹ ਜਿਹੜੀ ਮਰਜ਼ੀ ਹੋਵੇ ਸਾਬਤ ਨੀ ਅੱਧੀ

ਅੱਛਾ ਮੂੰਗੀ ਦੀ ਦਾਲ

ਅੱਛਾ ਉਹਨਾ ਨੂੰ ਰਾਤੀ ਭਿਓਂ ਦੋ

ਠੀਕ ਹੈ ਖੂਬ ਉਹਨੂੰ ਹੱਥ ਦੇ ਨਾਲ ਫੇਂਟੋ

ਅੱਛਿਆ

ਹਾਂਜੀ ਹਾਂ ਦਾਲ ਹਲਕੀ ਹੋਜੇਗੀ ਫ਼ੇਰ ਹਾਂ ਜੇ ਨਹੀਂ ਉਹਨੂੰ ਦੁਬਾਰਾ ਫੇੰਟ ਲੋ

ਹਾਂ ਫ਼ੇਰ ਦੇਖੋ ਕਿੰਨੇ soft ਭੱਲੇ ਬਣਨ ਗੇ ਅੱਛਾ ਤੇ ਮਾਸੀ ਜੀ ਬਜਾਰ ਚੋਂ ready mate ਦਾਲ ਵੀ ਮਿਲਦੀ ਹੈ ਅਸੀਂ ਉਹਦੇ ਨਾਲ ਨੀ ਕਰ ਸਕਦੇ ਕਰ ਸਕਦੇ ਨੇ ਪਰ ਮੈਂ ਕਦੀ ਬਜਾਰੋਂ ਲਈ ਨੀ

ਹਾਂ ਮੇਰੀ ਸ਼ਾਇਦ ਤਾਹੀਂ ਨੀ ਸਹੀ ਬਣੀ ਨਹੀਂ ਬੇਟੇ ਉਹਨੂੰ ਫੇਟਣ ਦੇ ਉੱਤੇ ਹੈ ਫੇਂਟ ਫੇਂਟ ਕੇ ਫੇਂਟ ਫੇਂਟ ਹਲਕੀ ਹੋਜੇ ਭੱਲੇ

ਅੱਛਾ ਓਸੇ ਵੇਲੇ ਗਰਮ ਗਰਮ ਪਾਣੀ ਚ ਪਾ ਦੇਣੇ ਨੇ

ਅੱਛਾ ਮੈਂ ਥੋੜੀ ਦੇਰ ਰੱਖ ਕੇ ਬਾਦ ਵਿੱਚ ਪਾਏ ਸੀ ਤਾਂ ਕੋਈ ਗੱਲ ਨੀ ਤਾਂਵੀ ਠੀਕ ਹੋ ਜਾਂਦੇ ਨੇ ਮੇਰੇ ਬਿਲਕੁਲ ਸਵਾਦ ਨੀ ਬਣੇ ਤੁਸੀਂ ਬਹੁਤ tasty ਬਣਾਉਂਦੇ ਹੋ ਇੰਨੇ hard ਬਣੇ ਸਾਰੇ ਮੈਨੂੰ ਬੋਲ ਰਹੇ ਸੀ ਕੀ ਬਣਾਇਆ ਕੀ ਹੈ ਤੂੰ ਇਹ ਮੈਂ ਕਿਹਾ ਚਲੋ ਮੈਂ ਮਾਸੀ ਜੀ ਕੋਲੋਂ ਪੁੱਛਾ ਗੀ

ਹਾਂਜੀ ਤੇ ਮਾਸੀ ਜੀ ਜਿਹੜੀ ਦਹੀਂ ਹੁੰਦੀ ਆ ਨਾ ਉਹਦੇ ਵਿੱਚ

ਤੇ ਮੇਰੀ ਦਹੀਂ ਵੀ ਬਿਲਕੁਲ ਬੇਕਾਰ ਜੀ ਸੀ ਦਾਨੇ ਦਾਰ ਦਹੀਂ ਜਿਸ ਤਰ੍ਹਾਂ ਤੁਸੀਂ ਬਣਾਉਂਦੇ ਹੋ ਨਾ ਬਿਲਕੁਲ perfect creamy ਦਹੀਂ ਹੁੰਦੀ ਹੈ ਉਸ ਤਰ੍ਹਾਂ ਦੀ ਨੀ ਬਣਦੀ ਮੇਰੀ ਬੇਟੇ ਦਹੀਂ ਨੂੰ ਨਾ ਪਹਿਲੇ ਜਾਂ ਮਿਕਸੀ ਚ ਹਲਕਾ ਜਿਹਾ ਝਟਕਾ ਦੇਦੋ ਜਾਂ ਛਾਣਨੀ ਨਾਲ ਛਾਣ ਲੋ ਅੱਛਾ ਦਹੀਂ ਨੂੰ ਨਾ ਛਾਣਨੀ ਨਾਲ ਛਾਣ ਲੋ ਉਸ ਨਾਲ ਸਾਰੀ ਗਿਲਟੀਆਂ ਉਹਦੀਆਂ ਖਤਮ ਹੋ ਜਾਂਦੀਆਂ plain ਹੋ ਜਾਂਦੀ ਹੈ ਦਹੀਂ ਅੱਛਾ ਮੈਂ ਤੇ ਮਾਸੀ ਜੀ ਇੰਝ ਹੀ ਪਾ ਦਿੱਤੀ ਸੀ

ਹਾਂ ਭੱਲੇ ਵੀ ਮੈਂ ਉਹਦੇ ਵਿੱਚ ਇੰਝ ਹੀ ਪਾ ਤੇ ਸੀ ਤਾਹੀਂ ਮੇਰੇ ਭੱਲੇ ਵੀ ਤੇ ਜਿਸ ਲਈ ਮਾਸੀ ਜੀ ਭੱਲੇ ਆਪਨ fry ਕਰਦੇ ਹਾਂ ਤੇ ਗਰਮ ਗਰਮ use ਵੇਲੇ ਪਾਣੀ ਚ ਪਾਉਣੇ ਨੇ ਜਾਂ ਠੰਡੇ ਹੋ ਜਾਣ ਅਸੀਂ ਕੋਸੇ ਪਾਣੀ ਵਿੱਚ ਨੀ ਪਾ ਸਕਦੇ ਕੋਸੇ ਚ ਪਾ ਲੋ ਇਸ ਤਰ੍ਹਾਂ ਵੀ ਚੱਲ ਜਾਂਦਾ ਹਨਾ ਮੈਂ ਪਾਣੀ ਵਿੱਚ ਹਿੰਗ ਤੇ ਥੋੜਾ ਨਮਕ ਪਾ ਕੇ ਨਾ

ਹਾਂ ਦਾਲ ਨਾ ਫੇਂਟੀ ਨੀ ਹੋਣਾ ਘਰ ਨਾ guest ਬਹੁਤ ਆਏ ਹੋਏ ਸੀ ਉਹ ਜਲਦੀ ਜਲਦੀ ਦੇ ਕੰਮ ਕਰਨ ਦੇ ਚੱਕਰ ਚ ਫੇਟਨਾ ਭੁੱਲ ਗਈ ਹੋਵਾਂਗੀ ਜਿਆਦਾ

ਮੈਂ ਸੋਚਿਆ ਸੀ ਹੋਗੇ ਹੋਣਗੇ ਅੱਛਾ ਦਹੀਂ ਨੂੰ ਹਮੇਸ਼ਾ ਛਾਂਣ ਲੋ ਇੱਕ ਵਾਰੀ grind ਕਰਲੋ ਨੇ ਫ਼ੇਰ ਮਿਕਸੀ ਚ grind ਕਰਨ ਦੀ ਲੋੜ ਨੀ ਹਾਂ ਦੋਨਾ ਚੋਂ ਇੱਕ ਚੀਜ਼ ਕਰਲੀ ਅਸੀਂ

ਅੱਛਾ ਫ਼ੇਰ ਉਹਦੇ ਵਿੱਚ ਉਹ ਭੱਲੇ ਪਾ ਦੇਣੇ ਨੇ ਸਾਰਾ ਸਵਾਦ ਤੇ ਮਾਸੀ ਜੀ ਚਟਨੀ ਨਾਲ ਆਉਂਦਾ ਵਿੱਚ ਤੇ ਤੁਸੀਂ ਕਿਹੜੀ ਕਿਹੜੀ ਚਟਨੀ ਪਾਉਂਦੇ ਹੋ ਵਿਚੇ ਅਸੀਂ ਇਮਲੀ ਦੀ ਚਟਨੀ ਬਣਾਈ ਦੀ ਹੈ

ਇਮਲੀ ਪਾਣੀ ਚ ਭਿਓਂ ਦਾਈ ਦੀ ਗਰਮ ਪਾਣੀ ਚ ਅੱਛਾ ਹਾਂ ਫ਼ੇਰ ਉਸ ਨੂੰ ਅੱਛੀ ਤਰ੍ਹਾਂ ਉੱਪਰ ਰੱਖ ਕੇ ਉਬਾਲਾ ਦਵਾ ਦਈ ਦਾ ਗੇਸ ਤੇ ਚਿੰਨੀ ਚੁੰਨੀ ਪਾ ਕੇ ਅੱਛਾ ਖੰਡ ਪਾ ਕੇ ਉਬਾਲਾ ਦਵਾਉਣ ਹੈ

ਅੱਛਾ ਫ਼ੇਰ ਉਹਨੂੰ ਛਾਣ ਲੈਂਦੇ ਹਾਂ

ਫ਼ੇਰ ਆਪਦੇ ਉੱਤੇ ਜਿਹੜਾ ਜਿੰਨਾ ਹਲਕਾ ਜਿੰਨਾ ਘਿਓ ਜਾਂ ਤੇਲ ਜਾ ਪਾ ਕੇ ਵਿੱਚ ਜ਼ੀਰਾ ਪਾ ਕੇ ਦੁਬਾਰਾ ਉਬਾਲਾ ਦਵਾ ਲੋ ਅੱਛਾ ਜ਼ੀਰਾ ਵੀ ਪਾਉਂਦੇ ਨੇ ਚਟਨੀ ਚ

ਅੱਛਾ ਫ਼ੇਰ ਖੱਟੀ ਮਿੱਠੀ ਹੁੰਦੀ ਹੈ

ਮਿੱਠਾ ਚਿੰਨੀ ਪਾ ਲੋ ਗੁੜ ਪਾ ਲੋ ਨਹੀਂ ਗੁੜ ਵਾਲੀ ਦਸੋ ਮੈਨੂੰ ਗੁੜ ਵਾਲੀ ਕਿਸ ਤਰ੍ਹਾਂ ਬਣਾਉਂਦੇ ਹੋ

ਅੱਛਾ ਤਾਂ ਰੰਗ ਵੀ ਸੋਹਣਾ ਆਉਂਦਾ ਲਾਲ ਲਾਲ ਬਣੇਗੀ

ਹਾਂ ਕਹਿੰਦੇ ਨਾ ਉਹਦੇ ਨਾਲ ਸਵਾਦ ਵੀ ਅੱਛਾ ਆਉਂਦਾ ਤੇ color ਵੀ ਬਹੁਤ ਅੱਛਾ ਆਉਂਦਾ

ਅੱਛਾ

ਅੱਛਾ